ਸਾਰੇ ਨਮਕੀਨ ਤਰਹਾਂ ਦੇ ਮਿਲਦੇ ਨੇ ਨਾਲ ਹੋਰ ਕੋਕ ਮਾਝਾ ਲਿਮਕਾ --

ਫੈਂਟਾ ਸਾਰੇ ਏੱਥੇ ਪੀਣ ਨੂੰ ਠੰਡੇ ਮਿਲਦੇ ਨੇਂ ਹੋਰ ਚਿੱਪਸ ਮਿਲਦੇ ਨੇਂ ਹੋਰ ਬੋਹੁਤ ਵਧੀਆ ਏਸ ਸ਼ੋਰੂਮ ਦਾ--

ਇਹ ਪਿੱਚਰ ਦਾ ਵਿਊ ਬਹੁਤ ਵਧੀਆ ਐ ਇਹ ਬਿਜਲੀਘਰ ਐ ਬਿਜਲੀਘਰ ਐ ਇੱਥੇ ਮੋਟਰਸਾਈਕਲ ਤਿੰਨ ਚਾਰ ਖੜੇ ਆ ਇੱਕ ਮੋਟਰਸਾਈਕਲ ਤੇ--

ਜਿਹਨਾਂ ਦੇ ਬਿੱਲ ਆਂਦੇ ਨੇ ਏਹ ਬੋਹਤ ਸੋਹਣਾ ਵਾਤਾਵਰਣ ਹੈ ਆਸੇ ਪਾੱਸੇ ਦਰੱਖਤ ਲੱਗੇ ਹੈਂ।

ਇਹ ਪਿਕਚਰ ਦਾ ਵਿਊ ਬਹੁਤ ਵਧੀਆ ਹੈ ਸਾਰੇ ਪਾੱਸੇ ਖੇਤ ਹੈ ਬੱਦਲ ਬਣੇ ਹੋਇਆ।

ਟਾਇਰ ਬਨਦੇ ਹੈ ਏੱਥੇ ਤੇ ਬਾਹਰ ਇੱਕ ਕੁਰਸੀ ਪਈ ਹੈ ਇੱਕ ਕੋਂਟਰ ਪਿਆ ਹੈ ਇੱਕ ਅੰਦਰ ਕੁਰਸੀ ਪਈ ਹੈ।

ਬਹੁਤ ਵਧੀਆ ਖੇਤ ਹੈਗੇ ਆ ਆਸੇ ਪਾਸੇ ਹਰਿਆਲੀ ਹ ਨਾਲੇ ਸੁੰਦਰ--

ਇਹ ਜਿਹੜਾ ਵਿਊ ਵੇਖ ਰਹੇ ਔ ਇਹ ਵਾਤਾਵਰਨ ਬਹੁਤ ਵਧੀਆ ਐ।

ਇਹ ਮੰਦਰ ਬਹੁਤ ਵੱਡਾ ਹੈ ਕਾਲੀ ਮਾਤਾ ਦਾ ਵੈਸ਼ਨੋ ਦੇਵੀ ਦਾ ਚਿੰਤਪੁਰਨੀ ਦਾ ਸਾਰਿਆਂ ਮਾਤਾ ਦੀਆਂ ਅੰਦਰ ਫੋਟੋਆਂ ਐ ਬਜਰੰਗਬਲੀ ਦੀ ਫੋਟੋ ਏ।

ਐੜੇ ਪਿਕਚਰ ਦਾ ਵਿਊ ਵੇਖ ਰਹੇ ਹੋ ਇਥੇ ਟਾਇਰਾਂ ਦੀ ਕੰਪਨੀ ਹੈ ਟਾਇਰ ਵਧੀਆ ਵਧੀਆ ਮਿਲਦੇ ਨੇ ਗੱਡੀਆਂ ਦੇ ਸਕੂਟਰ ਦੇ।

ਠੰਡੀਆਂ ਕਰਕੇ ਵੇਚੀਆਂ ਜਾਂਦੀਆਂ ਐਂ ਫਰਿਜ ਲਾਗੇ ਔਰ ਬਾਲਟੀ ਪਈ ਐ ਟੱਬ ਪਿਆ ਐ।

ਵਿੱਚ ਪੁੱਲ ਬਣਿਆ ਹੋਇਆ ਸੰਗਤ ਜਾ ਰਹੀ ਐ ਆ ਰਹੀ ਐ ਉਰਲੇ ਪਾਸੇ ਇੱਕ ਘਰ ਬਣਿਆ ਹੋਇਆ।

ਇਹ ਜਿਹੜੀ ਪਿਕਚਰ ਦਾ ਵਿਊ ਦੇਖ ਰਹੇ ਹੋ ਇਹ ਵੱਡਾ ਪੈਲਸ ਹੈ ਇਹ ਬਹੁਤ ਵਧੀਆ ਡੈਕੋਰੇਸ਼ਨ ਹੋਈ ਹੋਈ ਏ।

ਇਹ ਜਿਹੜੀ ਪਿੱਚਰ ਦਾ ਵਿਊ ਵੇਖ ਰਹੇ ਹੋ ਇਹ ਬੜੀ ਵੱਡੀ ਮਸਤੀ ਹੈ ਮਸੀਦ ਹੈ ਇਥੇ ਮੁਸਲਮਾਨ--

ਇਹ ਪਿੱਚਰ ਵਿੱਚ ਜਿਹੜਾ ਤੁਹੀ ਵਿਊ ਦੇਖ ਰਿਹੇ ਹੈਗਾ ਏ ਇੱਕ ਰਕਸ਼ਿਆਂ ਦੀ ਸ਼ੋਪ ਦਾ ਇਥੋਂ ਤੁਹੀ ਰਕਸ਼ੇ ਲੈ ਸਕਦੇ ਆ ਤੇ ਇਹ ਕੰਪਨੀ ਆ ਇੱਥੇ ਰਕਸ਼ੇ ਨਵੇਂ ਬਣਾਏ ਜਾਂਦੇ--

ਇੱਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਉਣਦੇਆਂ ਤੁਸੀ ਦੇਖ ਸਕਦੇਹਾਂ ਰੈਸਟੋਰੈਂਟ ਦਾ ਵਿਊ ਹੈਗਾ ਹੈ ਤੇ ਰੈਸਟੋਰੈਂਟ ਦੇ ਅੰਦਰ ਬਹੁਤ ਸਾਰਾ ਸਮਾਨ ਪਿਆ ਹੈ ਜਿਵੇਂ ਦੇਖ ਸਕਦੇਆਂ ਟੇਬਲ ਪਏਆ ਕੁਰਸੀਆਂ ਵਗੈਰਾ ਪਈਆਂ ਆ।

ਔਰ ਇੱਕ ਬੰਦਾ ਖੜਾ ਐ ਉਹਨੂੰ ਪਾਣੀ ਪੌਧਿਆਂ ਨੂੰ ਦੇ ਰਿਹਾ ਐ ਦਰਖਤ ਲੱਗੇ ਹੋਏ ਆ ਇੱਥੇ ਤਾਂ ਵਾਤਾਵਰਨ ਬਹੁਤ ਵਧੀਆ ਏ।

ਇੱਕ ਬੰਦਾ ਬੈਠਾ ਹੈ ਇੱਕ ਜਨਾਨੀ ਬੈਠੀ ਇੱਕ ਮੁੰਡਾ ਬੈਠਾ ਹੈ।

ਇਹ ਬਹੁਤ ਵਧੀਆ ਵਿਊ ਹੈ ਇਥੇ ਦੋ ਮਜ਼ਦੂਰ ਲੱਗੇ ਹੋਏ ਐ ਇਥੇ--